ਤੇ ਇੱਕ ਸ਼ੈਡ ਵੀ ਨਜ਼ਰ ਆ ਰਹੀ ਹੈ ਜਿੱਥੇ ਕਿ।

ਤੇ ਪਿੱਛੇ ਹਰੇ ਰੰਗ ਦੇ ਛੋਟੇ ਛੋਟੇ ਪੌਦੇ--

ਤੇ ਬਹੁਤ ਸਾਰੇ ਦਰਖਤ ਦਿਖਾਈ ਦੇ ਰਹੇ ਹਨ।

ਇਸ ਤਸਵੀਰ ਵਿੱਚ ਸਾਨੂੰ ਖੁੱਲਾ ਮੈਦਾਨ ਦਿਖਾਈ--

ਪੁੱਲ ਦਿਖਾਈ ਦੇ ਰਿਹਾ ਹੈ ਜਿਸ ਪਿੱਛੇ ਦਰਖਤ ਭੀ ਨਜ਼ਰ ਆ ਰਹੇ ਹਨ।

ਜਿਸ ਅੱਗੇ ਥੜੀ ਬਣੀ ਹੋਈ ਹੈ ਉਸ ਉਪਰ ਟਾਈਲਾਂ ਲੱਗੀਆਂ ਹੋਈਆਂ ਹਨ।

ਦੁਕਾਨ ਅੰਦਰ ਛੋਟੇ ਬਚੇਆਂ ਦੇ ਸਾਈਕਲ ਪਏ ਹੋਏ ਹਨ।

ਇਸ ਤਸਵੀਰ ਵਿੱਚ ਸਾਨੂੰ ਅਲੱਗ ਅਲੱਗ ਕਿਸਮਾਂ--

ਅਲੱਗ ਅਲੱਗ ਤਰਹਾਂ ਦੇ ਰੰਗਾਂ ਦੇ ਗੁੱਬਾਰਿਆਂ ਨਾਲ ਸਜਾਵਟ ਕੀਤੀ ਹੋਈ ਹੈ।

ਇੱਕ ਕਾਲੇ ਰੰਗ ਦੀ ਗੱਡੀ ਖੜੀ ਦਿਖਾਈ ਦੇ ਰਹੀ ਹੈ ਤੇ ਉਸ ਗੱਡੀ ਨੂੰ।

ਤੇ ਸਟੇਜ ਉਪਰ ਪੀਲੇ ਰੰਗ ਦਾ ਕੱਪੜਾ ਵਿਛਾਇਆ ਹੋਇਆ ਹੈ। ਤੇ ਸਟੇਜ ਉਪਰ ਪੀਲੇ ਰੰਗ ਦਾ ਕੱਪੜਾ ਵਿਛਾਇਆ ਹੋਇਆ ਹੈ।

ਇੱਥੇ ਸਾਨੂੰ ਇੱਕ ਵੱਡਾ ਹਾਲ ਦਿਖਾਈ ਦੇ ਰਿਹਾ ਹੈ।

ਡਿਜਾਇਨ ਦੇ ਭੂਰੇ ਰਂਗ ਤੇ ਮੈਟ ਵਿਛਾਏ ਹੋਏ ਹਨ।

ਇੱਸ ਤਸਵੀਰ ਵਿੱਚ ਸਾਨੂੰ ਸੜਕ ਊਪਰ ਦੋ--

ਸੜਕ ਤੇ ਇੱਕ ਆਟੋ ਰਿਕਸ਼ਾ ਤੇ ਦੋ ਗੱਡੀਆਂ ਖੜੀਆਂ ਹਨ।